hello

ਮੈਂ ਵੀ ਠੀਕ ਆਂ, ਹੋਰ ਠੰਢ ਕਿੱਦਾਂ?

ਹੁਣ ਪਤਾ ਨਹੀਂ ਮੌਸਮ ਕਿੱਦਾਂ ਦਾ, ਮੈਂ ਬਾਹਰ ਦੇਖਿਆ ਹੀ ਨਹੀਂ ਨਹੀਂ, ਪਹਿਲਾਂ ਮੌਸਮ ਠੀਕ ਸੀ ਬਾਹਰ, ਕੱਲ ਦੀ ਬਾਰਿਸ਼ ਹੋ ਰਹੀ ਸੀ ਤੇ ਹੁਣ ਫ਼ੇਰ ਓਦਾਂ ਹੀ ਬੱਦਲ ਹੋ ਗਏ ਆਹੋ, ਕੱਲ ਇਧਰ ਵੀ ਕਣੀਆਂ ਪੈ ਰਹੀਆਂ ਸੀਗੀਆਂ ਮੀਂਹ ਦੱਸਿਆ ਹੋਇਆ ਸੀ ਨਾ, ਦੋ ਦਿਨ ਦਾ

ਕੱਲ ਤਾਂ ਧੁੱਪ ਦਿਖਾ ਰਿਹਾ, ਕੱਲ ਤਾਂ ਧੁੱਪ ਦਿਖਾ ਰਿਹਾ ਹਾਂ ਜੀ ਹਾਂ ਜੀ ਮਤਲਬ ਅਹ sunday ਤੇ monday ਦਾ ਦੱਸੀਆ ਹੋਈਆ ਸੀ ਕੱਲ ਤੇ ਪੈ ਹਟਿਆ

ਵੈਸੇ ਪੈਣਾ ਤਾਂ ਹੈ ਨਹੀਂ, ਬੱਦਲ ਥੋੜੇ ਬਹੁਤ ਹੀ ਆ, ਲਗਦਾ ਤਾਂ ਨਹੀਂ ਪਉਗਾ ਇਧਰ ਪਊਗਾ ਇੱਧਰ ਨਹੀਂ ਪੈ ਰਿਹਾ, ਹਾਲੇ ਰੁਕ ਗਿਆ ਹੋਇਆ ਇਧਰ, ਸਵੇਰੇ ਪੈ ਰਿਹਾ ਸੀ, ਸਵੇਰੇ ਤਾਂ ਕਾਫੀ ਤੇਜ਼ ਪਿਆ ਵਾ ਹਮ ਹਮ ਕੱਲ ਤਾਂ ਕਾਫੀ ਸੀ ਕੱਲ ਤਾ ਪਈ ਜਾਂ ਰਿਹਾ

ਹੋਰ ਸੁਣਾਉ ਕੀ ਕਰਦੇ ਹੋ ਬੱਸ ਕੁਝ ਨੀ ਮੈਂ ਉਹੀ history ਦਿਆ ਕਿਤਾਬਾਂ ਪੜ ਰਹੀ ਸੀ ਇੱਕ ਓਹਦੇ ਵਿੱਚ ਦੇਖਿਆ ਮੈਂ ਇੱਕ ਐਲਬਰਟ ਆਈਨਸਟਾਈਨ ਬਾਰੇ ਵਿਕਟੋਰੀਆ ਬਾਰੇ ਉਨ੍ਹਾਂ ਬਾਰੇ ਦੇਖ ਰਿਹੀ ਸੀ ਮੈਂ ਕਿਹਾ ਚੱਲ ਹੁਣ

ਹਾਂ ਤੂੰ ਤਾਂ ਸੁਣਿਆ ਹੋਇਆ ਹੈ ਵਿਕਟੋਰਿਆ ਦਾ ਨਾਮ queen of ਵਿਕਟੋ

ਹਮ

ਹਾਂ ਉਹ ਵੀ ਜਗਦੀ ਸੀ ਮੈਂ ਕਿਹਾ ਚਲੋ ਨਾਲ discuss ਕਰ ਲੈਣੇ ਆ

ਹਾਂ ਜੀ ਹਾਂ ਜੀ ਦੱਸੋ ਕੀ ਪੁਛਣਾ ਹੈਗਾ ਅਗਰ ਹੈ ਕੁਝ ਪੁੱਛਣ ਵਾਲਾ? ਜਿਹੜੀ ਵਿਕਟੋਰਿਆ ਮੈਮੋਰਲ`ਮੈਸੋਰਿਅਲ ਹੈ ਉਹਦੀ ਕਹਾਣੀ ਕੀ ਹੈ ਤੁਹਾਨੂੰ ਪਤਾ ਹਾਂ ਜੀ ਮਤਲਬ ਇਹ ਨਾ ਇਕ ਜਦੋਂ ਵਿਕਟੋਰੀਆ ਵਿਕਟੋਰੀਆ ਦੀ ਜਿਹੜੀ queen ਹੈ ਤੇ ਓਹਦੀ ਜਦੋਂ death ਹੋਈ ਸੀ ਓਹਤੋਂ ਬਾਅਦ ਬਣਾਇਆ ਸੀ ਇਹਨਾਂ ਨੇ ਹਾਂਜੀ ਕਹਿਣ ਦਾ ਮਤਲਬ ਸੀ ਵੀ ਓਹੋ ਸ਼ਾਨਦਾਰ ਮਤਲਬ ਸ਼ਾਨਦਾਰ ਦਰਸ਼ਾਉਂਦੀ ਕਲਕੱਤਾ ਦੇ ਸ਼ਹਿਰ ਕਲਕ ਕਲਕੱਤਾ ਦੇ ਸ਼ਹਿਰ ਵਿਚ ਨਾ ਇੱਕ ਸੱਚੇ ਪ੍ਰਤੀਕ ਵਜੋਂ ਬਣਾਇਆ ਗਿਆ ਹੈ ਕਲਕੱਤਾ road ਸੁਣਿਆ ਹੋਣਾ ਉੱਥੇ ਬਣਾਇਆ

ਕ੍ਰੀਜ਼ road ਹੈ

ਮਹਾਰਾਣੀ ਜਿਹੜੀ ਵਿਕਟੋਰੀਆ ਹੈ ਨਾ ਉਹਦੀ ਯਾਦਗਾਰ ਵਿੱਚ design ਕੀਤਾ ਗਿਆ ਸੀ ਇਹ ਉਦੋਂ ਬਣਾਇਆ

ਕੀਨੇ ਬਣਵਾਇਆ ਸੀ ਤੁਹਾਨੂੰ ਇਹ ਵੀ ਪਤਾ ਹੋਣਾ? ਹਾਂ ਜੀ ਇਹ ਨਾ ਮਤਲਬ ਮ ਆ ਜੇੜੀ ਇੰਗਲੈਂਡ ਦੀ ਜਿਹੜੀ ਮਹਾਰਾਣੀ ਸੀ ਨਾ ਵਿਕਟੋਰੀਆਂ ਇਨ੍ਹਾਂ ਨੇ ਓਹਨੂੰ ਮਤਲਬ ਸ਼`ਕਹਿ ਦਿੰਦੇ ਹੈ ਮਤਲਬ ਯਾਦਗਾਰ ਵਿਚ ਬਣਾਇਆ ਸੀ ਉੱਨੀ ਸੌ ਛੇ ਦੇ ਵਿਚ

ਉੱਨੀ ਸੌ ਦੇ ਲਗਭਗ ਵਿਚ ਵਿਚ

ਅੱਛਾ ਫੇਰ ਤਾਂ ਵਧੀਆ ਫੇਰ ਤਾਂ ਕਾਫੀ ਕੁਝ

ਹਾਂ ਜੀ

ਅਹ ਆਪਣੇ ਜਿਵੇਂ ਹੁਣ ਬਣਾਏ ਹੁੰਦੇ ਹੈਂ ਜਿਵੇਂ ਹੁਣ ਆਪਣੇ ਜਲ੍ਹਿਆਂ ਵਾਲਾ ਬਾਗ ਵਿਚ ਬਣਾਏ ਹੋਏ ਹੈ ਉਹਨਾਂ ਦੇ ਵਿੱਚ ਸਾਰੀ history ਦੱਸੀ ਹੋਈ ਹੈ ਵੀ ਕਿਵੇਂ ਉਨ੍ਹਾਂ ਦੇ ਗੋਲੀਆਂ ਮਾਰੀਆਂ ਹੋਈਆਂ ਸੀ ਕਿੱਦਾਂ ਮਤਲਬ ਹੈ ਨਾ ਬੰਬ ਵਗੈਰ ਸੁੱਟੇ ਹੋਏ ਸੀ ਜਿੱਦਾਂ ਹੁਣ ਜਲ੍ਹਿਆਂ ਵਾਲੇ ਬਾਗ ਦੇ ਵਿਚ ਬਣਾਇਆ ਹੋਇਆ ਅਜਾਇਬਘਰ ਇੱਕ ਉੱਦਾਂ ਇੱਕ ਸ਼੍ਰੀ ਹਰਿਮੰਦਰ ਸਾਹਿਬ ਗੁਰੂਦੁਆਰੇ ਸਾਹਿਬ ਦੇ ਵਿਚ ਬਣਾਇਆ ਹੋਇਆ ਮਹਾਰਾਰਾ`ਮਹਾਰਾਰਾ`ਰਾਜਾ ਰਣਜੀਤ ਸਿੰਘ ਉਹਨਾਂ ਬਾਰੇ

ਉਨ੍ਹਾਂ ਵਿਚ ਉਨ੍ਹਾਂ ਦੀ ਸਾਰੀ history ਦੱਸੀ ਹੋਈ ਹੈ ਹੈ ਨਾ ਵੀ ਅਹ ਪਹਿਲੇ ਤੋਂ ਪਹਿਲੇ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਤੱਕ ਤੇ ਉਨ੍ਹਾਂ ਦੇ ਸਾਹਿਬਜਾਦਿਆਂ ਬਾਰੇ ਮਾਤਾ ਜੀ ਬਾਰੇ ਉਨ੍ਹਾਂ ਦੀ ਪਤਨੀਆਂ ਬਾਰੇ ਤਾਂ ਸਾਰੀ history ਦੱਸੀ ਹੋਈ ਹੈ ਉੱਦਾਂ ਹੀ ਇਹਦੇ ਵਿੱਚ ਹੈ

ਜਿਹੜਾ ਪੰਚੀ ਗੈਲਰੀਆਂ ਵਾਲਾ ਅਜਾਇਬਘਰ ਬਣਾਇਆ ਹੋਇਆ ਹੈ ਨਾ ਵਿਕਟੋਰੀਆ ਆਲੇ ਦੇ ਵਿਚ ਉੱਦਾਂ ਹੀ ਇਹਦੇ ਵਿਚ ਹੈ ਸਾਰੀ ਵਿਕਟੋਰੀਆ ਦੀ ਸਾਰੀ ਜਿੰਨੀ ਵੀ history ਹੈ ਇੰਗਲੈਂਡ ਦੀ ਵਿਕਟੋਰੀਆ ਦੀ ਮਹਾਰਾਣੀ ਦੀ ਵੀ ਮਹਾਰਾਣੀ ਕਿਵੇਂ ਬਣੀ ਸੀ ਤੇ ਟੌਹਡ਼ਾ ਕਿਨਾਂ ਦਾ ਸਫ਼ਰ ਰਿਹਾ, ਸਾਰਾ ਦੱਸਿਆ ਹੋਇਆ ਹੈ ਉਨ੍ਹਾਂ ਨੇ ਤੇ ਇਹਦਾ ਰਾਜ ਕੀ ਹੈਗਾ ਵਿਕਟੋਰੀਆ ਮੇਮੋਰਿਯਲ ਦਾ? ਇਹਦਾ ਰਾਜ ਹੈਗਾ ਮਤਲਬ ਰਾਜ ਹੈਗਾ ਭਾਰਤ ਦੀ ਮਹਾਰਾਣੀ ਮਹਾਰਾਣੀ ਨੂੰ ਜਦੋਂ ਆਪਣੇ ਇੰਡੀਆ ਦੀ ਜਿਹੜੀ queen ਸੀ ਹੈ ਨਾ ਓਹਨੂੰ ਸ਼ਰਧਾਂਜਲੀ ਦੇਣ ਲਈ ਬਣਾਇਆ ਗਿਆ ਸੀ ਤੇ ਪਰ ਜਦੋਂ ਇਹ ਭਾਰਤ ਵਿਚ ਭਾਰਤ ਦਾ ਤਾਜ਼ ਸੀ ਇਹ ਮਤਲਬ ਪਹਿਲਾਂ ਸੀ ਨਾ ਜਿਹੜਾ ਭਾਰਤ ਦਾ ਰਾਜ ਸੀ ਫਿਰ ਵਿਕਟੋਰੀਆ ਦੀ death ਤੋਂ ਬਾਅਦ ਉਂਨੀ ਸੌ ਛੇ ਤੇ ਉੱਨੀ ਸੌ ਦੇ ਵਿਚਕਾਰ ਵਿਚ ਬਣਾਇਆ ਸੀ ਬੱਸ ਐਨਾ ਕ ਹੀ ਪਤਾ ਹੈ ਵੀ ਰਾਜ proper ਨਹੀਂ ਅੱਛਾ ਜਿਆਦਾ ਰਾਜ ਤਾਂ ਇਹਨੂੰ ਇਹ ਕਿਹਾ ਜਾਂਦਾ ਹੈ ਕਿਉਂਕਿ ਇੰਡੀਆ ਦੀ ਜਿਹੜੀ queen ਸੀ ਨਾ ਇਹ ਓਹਦੇ ਲਈ ਸੀ ਜਿਹੜਾ ਤਾਜ਼ ਹੈ

ਹਾਂ ਜੀ ਹਾਂ ਜੀ ਕਹਿੰਦੇ ਵੀ ਹੈ ਵੈਸੇ ਕਹਿੰਦੇ ਵੀ ਹੈਗੇ ਆ ਸਾਰੇ ਪਰ ਮਤਲਬ ਸਾਰੇ sure ਵੀ ਹੈਗੇ ਹਾਂ ਵੀ ਪੱਕਾ ਵੀ ਹੈਗਾ ਇਹਦੇ ਵਿਚ ਸਾਰਾ ਕੁਝ ਵੀ ਇਹ ਵੀ ਹਾਂਜੀ ਇਨ੍ਹਾਂ ਨੇ ਹੀ ਬਣਾਇਆ ਹੈ ਵੀ ਆਪਣਾ ਜਿਹੜਾ ਹੈ ਡਾਇਮੰਡ ਦਾ ਹੀ ਰਹੇ ਔਰ ਕੋਹਿਨੂਰ ਦਾ ਹੀਰਾ ਓਹਦੇ ਵਿਚ ਹੀ ਹੈ ਉਨ੍ਹਾਂ ਦੀ ਜਿਹੜੀ ਮਹਾਰਾਣੀ ਸੀ ਨਾ ਇੰਗਲੈਂਡ ਦੀ ਉਨ੍ਹਾਂ ਨੇ ਜਿਹੜਾ ਤਾਜ਼ ਬਣਾਇਆ ਸੀ ਓਹਦੇ ਵਿਚ ਓਹਦੇ ਵਿਚ ਜੜਿਆ ਹੋਇਆ ਹਾਂ ਉਹ ਕਹਿੰਦੇ ਆਪਣੇ India ਦਾ ਹੈਗਾ ਮਤਲਬ ਫੇਰ ਦੇਸ਼ ਦਾ ਹੈਗਾ ਹਾਂ ਜੀ ਹਾਂ ਜੀ ਫੇਰ ਮੈਨੂੰ ਕਹਿੰਦੇ ਮਹਾਰਾਣੀ ਵਿਕਟੋਰੀਆ ਦੀ ਮੂਰਤੀ ਕਿਉਂ ਨਸ਼ਟ ਕੀਤੀ ਜਾ ਰਹੀ ਹੈ ਮਤਲਬ ਕੀਤਾ ਜਾ ਰਿਹਾ ਵਾ ਇਹ ਵੀ ਮਤਲਬ ਇਕ ਹੋਰ ਨਵੀਂ ਗੱਲ ਆਈ ਹੈ ਹਾਂ ਜੀ ਹਾਂ ਜੀ ਸੁਣਿਆ ਕਹਿੰਦੇ ਵੀ ਮੂਰਤੀ ਜਿਹੜਾ ਪਰਦਾ ਫਾਸ਼ ਕਰਨ ਲਈ ਨਾ ਮਹਾਰਾਣੀ ਵਿੱਕਟੋਰੀਆ ਦੁਆਰਾ ਅਠਾਈ ਜੂਨ ਉੱਨੀ ਸੌ ਤਰੰਨਵੇਂ ਨੂੰ ਕੀਤਾ ਗਿਆ ਸੀ ਮਤਲਬ ਸਦਾ ਵਿਸ਼ਵ ਦਾ ਜਿਹੜਾ ਯੁੱਧ ਹੋਇਆ ਸੀ ਵਿਸ਼ਵ ਦਾ ਜਿਹੜਾ ਆਪਣਾ ਦੂਜਾ ਯੁੱਧ ਹੋਇਆ ਸੀ ਨਾ ਓਹਦੇ ਦੌਰਾਨ ਨਾ ਮਤਲਬ ਕਾਫੀ ਬੁੱਤ ਬੁੱਤਾਂ ਨੂੰ ਬੰਬਾਂ ਨਾਲ ਉਡਾਇਆ ਗਿਆ ਸੀ ਮਤਲਬ ਕਾਫੀ ਬੁੱਤਾਂ ਦੇ ਉਤੇ ਉਹ ਕੀਤਾ ਗਿਆ ਸੀ ਬੰਬ ਸੁੱਟੇ ਗਏ ਸੀ ਉਹਨਾਂ ਕਰਕੇ ਕਾਫੀ ਉਹ ਹੋਇਆ ਸੀ ਮਤਲਬ ਉੱਦਾਂ ਹੀ ਉੱਨੀ ਸੌ ਪੰਤਾਲੀ ਦੇ ਵਿਚ ਇਨ੍ਹਾਂ ਦੀ ਮੂਰਤੀ ਨੂੰ ਨਸ਼ਟ ਕਰ ਦਿੱਤਾ ਗਿਆ ਸੀ ਕਿਉਂਕਿ ਜਦੋਂ ਸਾਰੇ ਬੰਬ ਸੁੱਟੇ ਗਏ ਸੀ ਸਾਰੀਆਂ ਮੂਰਤੀਆਂ ਤੇ ਇਨ੍ਹਾਂ ਦੀ ਮੂਰਤੀ ਤੇ ਵੀ ਸੁੱਟਿਆ ਗਿਆ ਸੀ ਬੰਬ

ਇਸ ਕਰਕੇ ਤਾਂ ਨਸ਼ਟ ਹੋ ਗਈ ਸੀ ਇਹ ਹਾਂ ਜੀ

ਕੀ ਕਹਿੰਦੇ ਹੋ ਕਿ ਸੱਪ ਦੀ ਇੱਕ ਸਗਾਈ ring ਲਈ ਇੱਕ ਸਧਾਰਨ ਜਾਂਦਾ ਸੀ ਉਹ ਮਤਲਬ ਜਾਪਦਾ ਸੀ ਤੇ ਮਤਲਬ ਇਹ ਨਾ ਆਪਣੀ ਇਨ੍ਹਾਂ ਨੂੰ ਆਪਣੀ ring ਨਾਲ ਬੜਾ ਪਿਆਰ ਸੀ ਉਸ ਸਮੇਂ ਖਾਸ ਤੌਰ ਤੇ ਇੱਕ

ਤੇ ਕਹਿੰਦੇ ਇਹ ਵੀ ਮੰਨਿਆ ਜਾਂਦਾ ਵੀ ਵਿਕਟੋਰੀਆ ਨੇ ਜਦੋਂ ਇਸਨੂੰ ਪਾਇਆ ਸੀ ਤਾਂ ਓਹਦਾ ਸੰਸਕਾਰ ਕੀਤਾ ਗਿਆ ਸੀ ਉਹ ਰਿੰਗ ਨਾਲ ਹੀ ਵੀ ਨਾਲ ਹੀ ਦਫਨਾ ਦਤਾ ਸੀ ring

ਤੇ ਵਿਕਟੋਰੀਆ ਨੇ ਕਿੰਨੇ ਸਾਲਾਂ ਤੱਕ ਰਾਜ ਕੀਤਾ? ਉਨ੍ਹਾਂ ਨੇ ਤਾਂ ਕਾਫੀ ਮਤਲਬ ਇੱਕ ਤਾਂ ਉਨ੍ਹਾਂ ਦੀ age ਹੈਗੀ ਸੀ

ਉਨ੍ਹਾਂ ਨੇ ਤ੍ਰੇਹਠ ਸਾਲ ਮਤਲਬ ਤ੍ਰੇਹਠ ਸਾਲ ਹੀ ਕਹਿ ਲੋ ਤ੍ਰੇਹੱਠ ਸਾਲ ਸੱਤ ਮਹੀਨੇ ਦੋ ਦਿਨ ਰਾਜ ਕੀਤਾ ਸੀ ਉਨ੍ਹਾਂ ਨੇ ਇੱਕ ਰਾਜ ਦੇ ਵਿਚ ਉਨ੍ਹਾਂ ਨੇ ਨੌਂ ਸਿਤੰਬਰ ਉੱਨੀ ਸੌ ਪੰਦਰਾਂ ਨੂੰ ਨਾ ਆਪਣੀ ਜਿਹੜੀ ਉਨ੍ਹਾਂ ਦੀ ਪੜਪੌਤੀ ਸੀ ਉਹਨੂੰ

ਮਤਲਬ ਕਹਿਣ ਦਾ ਮਤਲਬ ਉਨ੍ਹਾਂ ਨੇ ਤ੍ਰੇਹਠ ਸਾਲ ਸੱਤ ਮਹੀਨੇ ਦੋ ਦਿਨ ਰਾਜ ਕੀਤਾ ਸੀ। ਅੱਛਾ ਕਹਿੰਦੇ ਕੀ ਵਿਕਟੋਰੀਆ ਮੈਮੋਰੀਅਲ ਕਿੰਨਾ ਇੱਕ ਸੌ ਸਤਾਰਾਂ ਸਾਲ ਪੁਰਾਣਾ ਹੈਗਾ ਹਾਂ ਜੀ ਹਾਂ ਜੀ ਇੱਕ ਸੌ ਸਤਾਰਾਂ ਸਾਲ

ਕਿੰਨੀਆਂ ਮੂਰਤੀ

ਮਤਲਬ ਇੱਕ ਤਾਂ ਉਨ੍ਹਾਂ ਦੀ ਖੁਦ ਦੀ ਮੂਰਤੀ ਸੀ ਮਹਾਰਾਣੀ ਵਿਕਟੋਰੀਆ ਦੀ ਕਿਉਂਕਿ queen of ਵਿਕਟੋਰੀਆ ਇੱਕ ਤਾਂ ਉਨ੍ਹਾਂ ਦੀ ਖੁਦ ਦੀ ਮੂਰਤੀ ਸੀ ਤੇ ਓਹਦੇ ਹੇਠਾਂ ਵਿਕਟੋਰੀਆ ਰਿਜਾਇਨਾਂ ਦੇ ਮਤਲਬ ਅਹ ਰਾਣੀ ਤੇ ਸਮਰਾਟ ਦਾ ਕੁਝ ਲਿਖਿਆ ਹੋਇਆ ਸੀ ਵਿਕਟੋਰੀਆ ਵਿਕਟੋਰੀਆ ਰਾਣੀ ਤੇ ਸਮਰਾਟ ਦਾ ਲਿਖਿਆ ਹੋਇਆ ਸੀ ਮਤਲਬ ਜਿਹਦੇ ਓਹਦੇ ਉੱਪਰ ਨਾ ਇੱਕ ਜਿੱਤ ਦਾ ਪ੍ਰਤੀਕ ਲਿਖਿਆ ਹੋਇਆ ਸੀ ਇੱਕ ਸੋਨੇ ਦੀ ਮੂਰਤੀ ਹੈ ਮਤਲਬ ਜਿਹਦੇ ਨੀਚੇ ਜਿਹਦੇ ਹੇਠਾਂ

ਹਾਂ ਜੀ ਹਾਂ ਜੀ ਮਤਲਬ ਨਹੀਂ ਨਹੀਂ ਮੂਰਤੀ ਸੋਨੇ ਦੀ ਨਹੀਂ ਸੀ ਵੀ ਕਹਿ ਦੇਣ ਉਨ੍ਹਾਂ ਦੀ ਮੂਰਤੀ ਦੇ ਉੱਪਰ ਇੱਕ ਸੋਨੇ ਸੋਨੇ ਦੀ ਸੋਨੇ ਦੀ ਮੂਰਤੀ ਦਾ ਕੁਝ ਓਹੋ ਬਣਾਇਆ ਗਿਆ ਸੀ ਦਿਖਾਉਣ ਵਾਸਤੇ ਹਾਂ ਜੀ ਹਾਂ ਜੀ ਓਦਾਂ ਵੀ ਦੋ ਤਿੰਨ ਮੂਰਤੀਆਂ ਹੋਰ ਸੀ ਓਹਨਾ ਓਹਦੇ ਵਿੱਚ

ਹਾਂ ਜੀ ਚਲੋ ਮੈਂ ਨਾ ਤੁਹਾਡੇ ਨਾਲ ਫੇਰ ਗੱਲ ਕਰਦੀ ਹਾਂ ਬਾਕੀ ਅਗਰ ਪੁੱਛਣਾ ਹੋਇਆ ਮੈਨੂੰ message ਕਰ ਦਿਓ ਮੈਂ ਤੁਹਾਨੂੰ ਦੱਸ ਦਊਂਗੀ ਮੇਰੀ ਵੀ speech ਹੈ ਨਾ ਅੱਜ ਮੈਂ college ਆਈ ਹੋਈ ਸੀ ਮੇਰੀ speech ਹੈ ਮੈਂ ਉੱਥੇ ਜਾ ਰਹੀ ਆ

ਚਲੋ ਠੀਕ ਹੈ ok bye ਕਿਸੇ ਵੀ ਧਰਮ ਸੰਸਥਾ ਦੀਆ ਆਪਣੀਆਂ । ਪ੍ਰੰਤੂ ਜਦੋ ਕਿਸੇ ਧਰਮ ਸੰਸਥਾ ਵਲੋਂ ਕਿਸੇ ਜੀਵਿਤ ਧਰਮ ਸੰਸਥਾ ਦੀ

ਉਨਵੀ ਸਦੀ ਦੀ। ਗਿਆਨ ਦੇਣ ਦਾ ਹਮ ਹਿੰਦੂ ਨਹੀਂ ਵਰਗੀਆ ਰਸਮਾਂ ਦੀ ਵੀ ਜਨਮ ਹੋਇਆ। ਜਦੋ ਵੀ ਕਦੇ ਸਿੱਖ ਤਾਂ ਭਾਈ ਕਾਹਨ ਸਿੰਘ ਜੀ ਦਾ ਨਾਮ ਵਿਚ ਆਉਂਦਾ ਹੈ। ਦੇ ਪ੍ਰਸ਼ਿਦ ਵਿਦਿਵਾਨ ਸਨ ਜਿਨਾਂ ਮੈ ਆਪਣੀ ਸਾਰੀ ਉਮਰ ਸਿੱਖ ਵਿਦਿਆਰਥੀ ਪ੍ਰੀਤ ਅਰਪਿਤ ਕੀਤੀ। ਸਿੱਖ ਧਰਮ ਦੇ ਮੂਲ ਸੰਕਲਪਾਂ ਤੇ ਪਕੜ ਹੋਣ ਕਰਕੇ ਆਪ ਹਮੇਸ਼ਾ

ਬੜੇ ਨਾਜ਼ੁਕ ਵਿਸ਼ੇ ਸਬੰਧੀ ਲਿਖਣ ਦੇ ਬਾਵਜੂਦ ਰਚਨਾਕਾਰ ਕਿਤੇ ਵੀ ਧਰਮਾਂ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

ਲੇਖਕ ਪੂਰਨ ਧਯਾਨ ਕਰਨ ਨਾਲ ਹਰ ਵੇਲੇ ਸਭ ਦਾ ਹਿੱਤ ਚਾਹੁਣ ਦਾ ਦਿੰਦਾ ਹੈ। ਸਮੁੱਚੇ ਰੂਪ ਵਿੱਚ ਇਹ ਰਚਨਾ ਮੂਲ ਧਰਮਾਂ ਗ੍ਰੰਥਾਂ ਉੱਪਰ ਹੀ ਅਧਾਰਿਤ ਹੈ। ਅਤੇ ਪੁਰੁਨਾਤ੍ਮਕ ਧਰਮ ਦੀ ਇੱਕ ਪ੍ਰਮਾਣਿਤ ਰਚਨਾ ਹੈ। ਇਹ ਪੁਸਤਕ ਆਪਣੇ ਧਰਮ ਦੀ ਗੋਵਰਤਾ ਦੇ ਨਾਲ ਦੇ ਨਾਲ ਨਾਲ ਉਤਸਾਹਿਤ ਕਰਦੀ ਹੈ। ਸਿੱਖ ਧਰਮ ਦੀ ਅਨੇਕ ਚੁਣੌਤੀਆਂ ਦਾ ਅਜੇ ਵੀ ਬੋਲ ਰਿਹਾ ਹੈ। ਭਾਵੇ ਕੀ ਸੰਦਰਬ ਬਦਲ ਗਿਆ ਹੈ। ਇਹ ਪੁਸਤਕ ਕਿਉਂਕਿ ਮੁੱਖ ਧਰਮ ਦੀ ਗੋਰਵਾਰਤਾਨਾ ਨੂੰ ਨਾਲ ਹੀ ਸਿੱਖ ਧਰਮ ਨੂੰ ਧਰਮ ਨਾਲ ਮਜਬੂਤ ਕਰਦੀ ਹੈ। ਇਸ ਲਈ ਇਸ ਪੁਸਤਕ ਦੀ ਅਜਿਹੀ ਲੋੜ ਆ ਇਸ ਕਰਕੇ ਪਿਛਲੇ ਦੇ ਵਿਚ ਹੀ ਇਹ ਪੁਸਤਕ ਦੇ ਕੋਈ ਸੰਸਕਰਣ ਛਪ ਚੁੱਕੇ ਹਨ। ਇਹ ਪੁਸਤਕ ਸੰਸਕਰਣ ਵਿੱਚ ਹੈ। ਕਰਤਾ ਵਲੋਂ ਜਰੂਰੀ ਬੇਨਤੀ ਕਿ ਜਿੱਥੇ ਹਜ਼ੂਰ ਸਾਹਿਬ ਜੀ ਵੇਦ ਸਮਿਤੀ ਪੁਰਾਣ । ਪੁਸਤਕ ਪਾਠਕ ਅਤੇ ਨਿੰਦਾ ਦਾ ਲੱਛਣ। ਹਮ ਹਿੰਦੂ ਨਹੀ ਦਾ ਵਿਰੋਧ ਹਿੰਦੂ ਨਹੀਂ ਪੜ੍ਹ ਕੇ ਸਮਝਣ ਯੋਗ ਗੱਲ ਤੇ ਸੰਸਥਾ ਦੇ ਆਪਣੇ ਧਰਮ ਸੰਸਥਾਵਾਂ ਨਾਲ ਅੰਤਰ ਇੱਕ ਜਿਹੇ ਅਮਲ ਹੈ। ਇਹ ਅਮਲ ਧਾਰਮਿਕ ਇੱਕ ਵੱਡਾ ਅਤੇ ਸਹੀ ਹੋਣ ਦਾ ਅਧਾਰ ਬਣਦਾ ਹੈ। ਅਤੇ ਪ੍ਰੰਤੂ ਜਦੋ ਕਿਸੇ ਧਰਮ ਸੰਸਥਾਂ ਵਲੋਂ ਕਿਸੇ ਜੀਵਤ ਧਰਮ ਸੰਸਥਾਂ ਦੀ ਹੋਰ ਪ੍ਰਤੀ ਚੁਣੌਤੀ ਪੈਦਾ ਹੋਵੇ ਤਾਂ ਉਹ ਵਲੋਂ ਆਪਣੇ ਪ੍ਰਤੀ ਜਾਗਰੂਕ ਹੋਣ ਦੀ ਸਹੀ ਪ੍ਰਾਥਮਿਕਤਾ

ਲਿਖੇ ਸੰਵਾਦ ਵਿੱਚੋ ਹੀ ਭਾਈ ਕਾਹਨ ਸਿੰਘ ਪ੍ਰੀਤ, ਹਮ ਹਿੰਦੂ ਨਹੀਂ ਵਰਗੇ ਜਾਂ ਅਸੀਂ। ਰਚਨਾ ਦਾ ਵੀ ਜਨਮ ਹੋਇਆ। ਜਦੋ ਵੀ ਕਦੇ ਸਿੱਖ ਵਿਧਰਤਾ ਦਾ ਜਿਕਰ ਹੋਵੇ ਤਾਂ, ਭਾਈ ਕਾਹਨ ਸਿੰਘ ਜੀ ਦਾ ਨਾਮ ਮੁੜ ਵਿੱਚ ਆਉਂਦਾ ਹੈ। ਭਾਈ ਸਾਹਿਬ ਜਗਤ ਦੇ ਪ੍ਰਬੁੱਧ ਵਿਦਿਵਾਨ ਸਨ ਜਿਨ੍ਹਾਂ ਨੇ ਆਪਣੀਆਂ ਸਾਰੀ ਉਮਰ ਸਿੱਖ ਸਹਿੰਤਾ ਦੀ ਸਾਤਵਿਕ ਅਰਪਿਤ ਕੀਤੀ । ਸਿੱਖ ਧਰਮ ਦੇ ਮੂਲ ਸੰਕਲਪਾਂ ਪ੍ਰਤੀ ਪੀੜੀ ਪਕੜ

ਪਰਚਾ ਵਿੱਚ ਸਾਤਵਿਕ ਹਨ ਤੇ ਫਿਰ ਇਸ ਪੁਸਤਕ ਦਾ ਮੁਹਾਵਰਾ ਬਹੁਤ ਨਰਮ ਅਤੇ ਬ ਅਦਲ ਹੈ। ਬੜੇ ਨਾਜ਼ੁਕ ਵਿਸ਼ੇ ਸੰਕਲਪ ਲਿਖਣ ਦੇ ਬਾਵਜੂਦ ਰਚਨਾਕਾਰ ਕੀਤੇ ਵੀ ਲੇਖਣ ਪੂਰਨ ਧਿਆਨ। ਹਰ ਵੇਲੇ ਸਭ ਦਾ ਚਾਹੁੰਦਾ ਸੀ। ਰੂਪ ਵਿਚ ਇਹ ਰਚਨਾ ਮੂਲ ਧਰਮ ਗ੍ਰੰਥਾਂ ਉੱਪਰ ਵੀ ਅਧਾਰਿਤ ਹੈ। ਅਤੇ ਤੁਲਨਾਤਮਕ ਧਰਮ ਪ੍ਰਾਥਮਿਕ ਰਚਨਾ ਹੈ । ਇਹ ਪੁਸਤਕ ਆਪਣੇ ਧਰਮ ਦੀ ਗੁਣਵੱਤਾ ਹੈਲਪ ਕਰਦੀ ਹੈ। ਸਿੱਖ ਧਰਮ ਦੀ ਵਿਲੱਖਣ ਭਾਵੇ ਕੀ ਸੰਕਲਪ ਬਦਲ ਗਿਆ ਹੈ। ਇਹ ਪੁਸਤਕ ਚੰਗੇ ਧਰਮ ਦੀ ਦਾਰਸ਼ਨਿਕ ਦੇ ਨਾਲ ਹੀ ਸਿੱਖ ਧਰਮ ਨੂੰ ਹਰ ਸ਼ਰਤ ਤੇ ਵਿਲੱਖਣ ਕਰਤੀ ਆ ਇਸ ਲਈ ਇਸ ਪੁਸਤਕ ਦੀ ਦੀ ਵੀ ਇੱਕ ਅਹਿਮ ਲੋੜ ਹੈ। ਇਸ ਕਰਕੇ ਪਿਛਲੇ ਦੋ ਕਈ ਸੰਸਥਾਵਾਂ ਵਲੋਂ ਇਸ ਪੁਸਤਕ ਦੇ ਕਈ ਇਹ ਪੁਸਤਕ ਮੂਲ ਰੂਪ ਵਿਚ ਛਪੀ ਸੀ ਵਿਚ ਖਾਲਸਾ ਦੀਵਾਨ ਹੋਇਆ ਪ੍ਰਕਾਸ਼ਿਤ ਪੁਸਤਕ ਦੇ ਪਾਠ ਦਾ ਮਿਲਣ ਕਰਕੇ ਉਪਯੋਗੀ ਬਨਾਉਣ ਲਈ ਇਸ ਵਿੱਚ ਸਮਾਲ ਤੁਕਾਂ ਦੇ ਅੰਕੁਰਿਤ ਕੀਤੇ ਗਏ ਹਨ। ਤੇ ਮੁੜ ਸਮੁਚੇ ਵੀ ਇਸਤੇਮਾਲ ਕੀਤੀ ਗਈ ਹੈ। ਕਾਹਨ ਸਿੰਘ ਵਲੋਂ ਕਾਫੀ ਸਹਿਯੋਗ ਦਿੱਤਾ ਗਿਆ ਹੈ। ਕਿਸੇ ਜੀਵਿਤ ਧਰਮ ਸਥਾਪਨਾ ਦੀ ਤੇ ਓ ਕਹਿੰਦਾ ਹਨ ਓਹਨੂੰ ਵੀ ਧਾਰਮਿਕ ਸਤ੍ਰੋਤਾਂ ਅਤੇ ਆਪੋ ਆਪਿ ਵਲ

ਵਿਧਾਰਤਾ ਕਰਕੇ ਅਰਪਿਤ ਕੀਤੀ। ਸਿੱਖ ਧਰਮ ਦੇ ਸੰਕਲਪ ਆਪ ਹਮੇਸ਼ਾ ਧਾਰਨ ਕਰਨ ਦੇ ਬਾਵਜੂਦ ਖੜੇ ਰਹੇ। ਪੁਸਤਕ ਵਿੱਚ ਸਿੰਘ ਧਰਮ ਦੀ ਦੂਸਰੇ ਸਨਾਤਨ ਧਰਮ ਦੇ ਪ੍ਰਤੀ ਬੜੇ ਨਾਜ਼ੁਕ ਵਿਸ਼ੇ ਸਬੰਧੀ ਲਿਖਣ ਦੇ ਬਾਵਜੂਦ ਰਚਨਾਕਾਰ ਕੀਤੇ ਉਤੱਮ ਕਾਲੀਨ ਧਰਮਾਂ ਸੰਬੰਧੀ ਟਿੱਪਣੀਆਂ ਨਹੀਂ ਦਿੰਦਾ ਬਲਕਿ ਲੇਖਕ ਸਭਾ ਕਰਨ ਦੀ ਹਰ ਵੇਲੇ ਸਭ ਦਾ ਹਿੱਤ ਚਾਹੁੰਦਾ ਸਮੁਚੇ ਰੂਪ ਵਿਚ ਮੂਲ ਧਰਮ ਗ੍ਰੰਥਾਂ ਉੱਪਰ ਵੀ ਅਧਾਰਿਤ ਹੈ ਅਤੇ ਤੁਲਨਾਤਮਕ ਇਕ ਪ੍ਰਾਥਮਿਕ ਰਚਨਾ ਹੈ। ਆਪਣੇ ਧਰਮ ਦੀ ਇਸ ਸਿੱਖ ਧਰਮ ਦੀ ਵੇਲੇਖਣਾ ਅਨੇਕਾਂ ਚੁਣੌਤੀਆਂ ਦਾ ਸਿੱਖ ਜਗਤ ਅੱਗੇ ਵਧਣ ਲਈ ਸਮੁੱਚੇ ਢੰਗ ਨਾਲ ਪ੍ਰਸਤੁਤ ਕਰਦੇ ਹੈ। ਕਈ ਸਾਧਨਾ ਵਲੋਂ ਪੁਸਤਕ ਦੇ ਵੀ ਛਪ ਚੁਕੇ ਹੈ। ਵਿੱਚ ਪੰਥ ਖਾਲਸਾ ਦੀਵਾਨ ਵਲੋਂ ਪ੍ਰਕਾਸ਼ਿਤ ਅੱਡੀਸ਼ਨ ਨਾਲ ਪੁਸਤਕ ਦੇ ਪਾਠ ਦਾ ਮਿਲਾਨ ਕਰਕੇ । ਪੁਸਤਕ ਨੂੰ ਵਧੇਰੇ ਉਪਯੋਗੀ ਬਨਾਉਣ ਲਈ ਇਸ ਵਿੱਚ ਸਮਾਲ ਤੁਕਾਂ ਦੇ ਅੰਕੁਰਿਤ ਕੀਤੇ ਗਏ ਹਨ। ਕੀਤੇ ਗਏ ਹਨ। ਕਿਸੇ ਵੀ ਧਰਮ ਸੰਸਥਾ ਦੇ ਜਦੋ ਕਿਸੇ ਧਰਮ ਸੰਸਥਾ ਵਲੋਂ ਕਿਸੇ ਜੀਵਤ ਧਰਮ ਸੰਸਥਾ ਜਾਗਰੂਕ ਹੋਣ ਦੀ ਸਹਿਜ ਪ੍ਰਾਥਮਿਕਤਾ ਹਮ ਹਿੰਦੂ ਨਹੀਂ ਵਰਗੇ ਅਜਿਹੇ ਰਚਨਾ ਦਾ ਵੀ ਜਨਮ ਹੋਇਆ। ਜਦੋ ਵੀ ਕਦੇ ਸਿੱਖ ਦਾ ਜਿਕਰ ਹੋਵੇ ਤਾਂ, ਭਾਈ ਕਾਹਨ ਸਿੰਘ ਜੀ ਦਾ ਨਾਮ ਮੁੜ ਵਿੱਚ ਆਉਂਦਾ ਹੈ। ਭਾਈ ਸਾਹਬ ਜੀ ਸਿੱਖ ਜਗਤ ਦੇ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਿੱਖ ਸਿੱਖ ਧਰਮ ਨੇ ਮੂਲ ਆਪ ਹਮੇਸ਼ਾ ਵਿਸ਼ੇਲੀਆਂ ਪ੍ਰਵਰਤੀ ਧਾਰਨ ਕਰਨ ਦੇ ਬਾਵਜੂਦ ਅਸਲ ਵਿਚ ਖੜੇ ਨੀ। ਭਾਈ ਸਾਹਬ

ਪੰਜ ਨਹਿਰਾਂ ਵਾ ਜੀ ਸਾਡੇ ਲਾਗੇ, ਗਾਜ਼ੀਪੁਰ ਤਿਬੜੀ ਫੇਰ ਜੀ ਇਹ ਮੁਕੇਰੀਆਂ ਆਲੀਂ ਨਹਿਰ

ਉਹਦੀ ਬਹੁਤ ਹੀ ਵਧੀਆ ਸਜਾਵਟ ਕੀਤੀ ਜਹਾਜ਼ ਦੀ, ਹੋਰ ਹਨੂੰਮਾਨ ਚੋਂਕ ਆ, ਹਨੂੰਮਾਨ ਦਾ ਮੰਦਿਰ ਆ ਉੱਥੇ, ਉਹ ਮੰਦਿਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਗਿਆ। ਉਹਦੀ ਬਿਲਕੁੱਲ ਹੀ ਮੰਨ ਲਉ ਜਾਂ ਬਹੁਤ ਹੀ ਵਧੀਆ ਉਹਨੂੰ ਸਜਾਉਂਦੇ ਆ, ਤਿਉਹਾਰ ਹੋਵੇ ਕੋਈ ਵੀ, ਜਿਦਾਂ ਦੁਸਹਿਰਾ ਹੋਇਆ ਫੇਰ ਕੋਈ ਵੀ ਜਿਦਾਂ ਨਰਾਤੇ ਆ ਗਏ, ਨਰਾਤਿਆਂ ਦੇ ਵਿੱਚ ਵੀ ਬੜਾ ਵਧੀਆ ਸਜਾਉਂਦੇ ਆ, ਸਜਾ ਕੇ, ਵਧੀਆ, ਇੱਕ ਲਾਗੇ ਸਾਗੇ ਸਾਡੇ ਗੰਡਾਸਾ ਚੌਂਕ ਕਾਹਨਵਾਲ ਰੋਡ ਤੇ ਉਹਦੇ ਵੀ ਚੌਂਕ ਨਵਾਂ ਬਣਾਇਆ ਆਲ ਦੁਆਲੇ ਮੰੰਨ ਲਾ ਉਹਨੂੰ ਢੱਕਿਆ। ਪੂਰਾ ਗੋਲ ਘੇਰਾ ਬਣਾ ਕੇ, ਉਹਦੇ ਚਾਰ ਚੁਰਸਤੇ ਆ, ਇੱਕ ਚੌਂਕ ਚੱਲ ਗਿਆ ਕਲਾਨੌਰ ਨੂੰ, ਦੂਜਾ ਚੌਂਕ ਚੱਲ ਗਿਆ ਬਟਾਲੇ ਨੂੰ, ਅੰਂਮ੍ਰਿਤਸਰ ਨੂੰ, ਤੀਜਾ ਚੌਂਕ ਚੱਲ ਗਿਆ, ਸਿੱਧਾ ਸ਼੍ਰੀ ਹਰਗੋਬਿੰਦਪੁਰ ਨੂੰ, ਇੱਕ ਰੋਡ ਜਿਹਦਾ ਸਿੱਧਾ ਹੀ ਆਇਆ, ਉਹ ਬੱਸ ਸਟੈਂਡ ਆਇਆ, ਹੋਰ ਸਾਡੇ ਇੱਥੇ ਲਾਗੇ ਇੱਥੇ ਪਾਰਕ ਹੈ ਸਵੇਰੇ ਲੋਕੀ ਜਾਂਦੇ ਆ ਸੈਰ ਕਰਨ, ਸੈਰ ਕਰਕੇ ਆਉਂਦੇ ਆ, ਸ਼ਾਮਾਂ ਨੂੰ ਫੇਰ ਜਾਂਦੇ ਆ, ਉੱਥੇ ਰੇਹੜੀਆਂ ਰੂਹੜੀਆਂ ਲੱਗੀਆਂ ਵਾਂ, ਖਾਣ ਪੀਣ ਵਾਲੀਆਂ ਟਿੱਕੀਆਂ ਦੀਆਂ, ਆਈਸ ਕਰੀਮ ਫੇਰ ਗੋਲ ਗੱਪੇ, ਇਹੋ ਜਿਹੀਆਂ ਚੀਜ਼ਾਂ ਫੇਰ ਉੱਥੇ ਇੱਕ ਵੇਰਕੇ ਦੀ ਡੇਅਰੀ ਬਣਾਈ ਹੋਈ ਆ, ਲੋਕੀ ਦੁੱਧ ਸੱਧ ਪੀਂਦੇ ਆ, milk ਦੁੱਧ, ਮੱਖਣ ਮਿਲਦਾ ਉੱਥੋਂ ਹੋਰ ਦਹੀਂ ਮਿਲਦਾ, ਦੁੱਧ ਮਿਲਦਾ, ਘਿਉ ਮਿਲਦਾ ਪਾਰਕ ਦੇ ਵਿੱਚ ਹੀ, ਲੋਕੀ ਠੰਡਾ ਪੀਂਦੇ ਹੈ, ਠੰਡੇ ਦੀ ਜਗ੍ਹਾ ਲੋਕ ਕੋਕ ਲਿਮਕਾ, ਹਰ ਚੀਜ਼ ਮੰਨ ਲਾ ਵੈਸੇ ਮਿਲਦੀ ਆ ਖਾਣ ਪੀਣ ਦੀ, ਵਧੀਆ ਚੀਜ਼ ਬਾਕੀ, ਦੀਨਾਨਗਰ ਸਾਡੀ ਭੂਆ ਰਹਿੰਦੀ ਆ,

ਅੰਮ੍ਰਿਤਸਰ ਦੂਜੀ ਭੂਆ ਮੇਰੀ ਅੰਮ੍ਰਿਤਸਰ ਰਹਿੰਦੀ ਹੈ ਹੋਰ ਤੇ ਉਹਨੂੰ ਕਹਿੰਦੇ ਆ ਧਿਆਨ ਚੌਂਕ, ਵਾਲਮਿਕੀ ਮੰਦਿਰ ਦੇ ਲਾਗੇ, ਅੰਮ੍ਰਿਤਸਰ ਹੋਰ ਇੱਕ ਵੇਰਕੇ ਰਹਿੰਦੇ ਆ, ਮਾਮਾ ਜੀ, ਮਾਮਾ ਮੇਰਾ ਵੇਰਕੇ ਆ, ਵੇਰਕੇ ਰਹਿਣ ਵਾਲਾ ਆ, ਵੇਰਕੇ ਦਾ ਮੰਨ ਲਾ ਇਹ ਆ ਬਈ ਸਟੇਸ਼ਨ ਦੇ ਲਾਗੇ ਉਹਦਾ ਘਰ ਆ, ਅਸੀਂ ਗੱਡੀ ਚ ਜਾਂਦੇ ਹਾਂ train ਚ train ਚ ਸਿੱਧਾ ਹੀ ਆਈ ਜਾਈਦਾ, ਤੁਰਦੇ ਤੁਰਦੇ ਪੰਜ ਦੱਸ ਮਿੰਟ ਦਾ ਫਰਕ ਹੈ, ਤੁਰ ਕੇ ਹੀ ਚੱਲ ਜਾਂਦੇ ਆ ਉਹਨਾ ਦੇ ਘਰ ਅਤੇ ਤੁਰ ਕੇ ਫੇਰ ਉਹਨਾ ਤੋਂ ਸਟੇਸ਼ਨ ਤੇ, ਸਟੇਸ਼ਨ ਤੋਂ ਫੇਰ ਗੁਰਦਾਸਪੁਰ ਆ ਜਾਈਦਾ।